ਜਿਸ ਦੇ ਵਿੱਚ ਟੋਕਰੀਆਂ ਲੱਗੀਆਂ ਹੋਈਆਂ ਹਨ ਤੇ ਉੱਪਰ ਲਿਖਿਆ ਹੋਇਆ ਹੈ ਰਾਈਟ ਅਵੇ ਟੂ ਵੰਡਰਲੈਂਡ --

ਇਹ ਇੱਕ ਸਮੁੰਦਰ ਹੈ ਜਿਸਦੇ ਵਿੱਚ ਦੋ ਮੁੰਡੇ ਖੜੇ ਹਨ ਜੋ ਕਿ ਫੋਟੋ ਖਿਚਵਾ ਰਹੇ ਹਨ ਜਿਨਾਂ ਨੇ ਚਿੱਟੇ ਰੰਗ ਦੀਆਂ ਸ਼ਰਟਾਂ ਪਾਈਆਂ ਹੋਈਆਂ ਨੇ--

ਤੇ ਇਕ ਨਾਲ ਵੱਡਾ ਸਾਰਾ ਦਰਵਾਜਾ ਵੀ ਲੱਗਿਆ ਹੋਇਆ ਹੈ ਤੇ ਇਸਦੇ ਪਿੱਛੇ ਵੀ ਹਰੇ ਭਰੇ ਪੇੜ ਵੀ ਹਨ।

ਉਰੇ ਇੱਕ ਉਰੇ ਥੋੜਾ ਜਿਹਾ ਪਾਣੀ ਹੈ ਜਿਸਦੇ ਵਿੱਚ ਕੁਝ ਔਰਤਾਂ ਖੜੀਆਂ ਹਨ ਜਿਨਾਂ ਨੇ ਸਾਡੀਆਂ ਪਾਈਆਂ ਹੋਈਆਂ ਹਨ ਤੇ ਸਿਰ ਵੀ ਡੱਕੇ ਹੋਏ ਹਨ।

ਏਹ ਇਕ ਬਿਲਡਿੰਗ ਹੈ ਜਿਸਦਾ ਨਾਮ ਜੀ ਸੀ ਸੀ ਬੀ ਏ ਪੰਜਾ ਲਿਖਿਆ ਹੋਇਆ ਹੈ ਤੇ ਉਸ ਬਿਲਡਿੰਗ ਦੇ ਅੱਗੇ ਇੱਕ--

ਪੇੜ ਵੀ ਲੱਗੇ ਹੋਏ ਹਨ ਤੇ ਰੰਗ ਬਿਰੰਗਾ ਟੈਂਟ ਵੀ ਲੱਗਿਆ ਹੋਇਆ ਉੱਥੇ ਕਾਫੀ ਬੰਦੇ ਖੜੇ ਹਨ ਇੱਕ ਬੰਦਾ ਸਕੂਟੀ ਦੋ ਬੰਦੇ ਸਕੂਟੀ ਤੇ ਖੜੇ ਹਨ।

ਜਿਸ ਦੇ ਵਿੱਚ ਸਭ ਤੋਂ ਅੱਗੇ ਪਾਣੀ ਦੀਆਂ ਬੋਤਲਾਂ ਪਈਆਂ ਨੇ ਤੇ ਆ ਬਾਈਕਰੀ ਦੇ ਆਸੇ ਪਾਸੇ ਸਟੈਂਡ ਪਏ ਜਿਸ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਜਿਸ ਵਿੱਚ ਲੇਸ ਕੁਰਕੁਰੇ ਪਏ ਨੇ।

ਯੇ ਇਕ ਦੁਕਾਨ ਹੈ ਜਿਸਦੇ ਵਿੱਚ ਸਭ ਤੋਂ ਅਗੇ ਇਕ ਮੇਜ ਪਿਆ ਹੈ ਜੋ ਕਿ ਚਿੱਟੇ ਰੰਗ ਦਾ ਹੈ ਇੱਕ ਫਰਾਟਾ ਵੀ ਪਿਆ ਹੋਇਆ ਹੈ।

ਜੇ ਵ੍ਹੀਕਲਸ ਖੜੇ ਹੈਂ ਤੇ ਤਿੰਨ ਚਾਰ ਵੈਂਸ ਖੜੀ ਹੈਂ ਜੋਕਿ ਪੀਲੇ ਰੰਗ ਦੀਯਾਂ ਹੈਂ ਪਿੱਛੇ ਇੱਕ ਬਿਲਡਿੰਗ ਹੈ ਜਿਸਦਾ ਜੋਕਿ ਇੱਕ ਸਕੂਲ ਹੈ ਜਿਸਦਾ ਨਾਮ ਗੁਰੂਕੁਲ ਗਲੋਬਲ ਸਕੂਲ ਹੈ।